ਅੱਛਾ ਕਿੰਨੇ ਰੁਪਏ ਲੈਂਦੇ ਆ ਉਥੇ। ਉਥੇ ਸਾਡੀ ਫੀਸ ਹੈਗੀ ਏ ਵੀਹ ਹਜਾਰ ਰੁਪਇਆ। ਪ੍ਰੋਟੀਨ ਖਵਾਉਂਦੇ ਨੇ। ਪ੍ਰੋਟੀਨ ਉਹ ਤਾਂ ਦੇਣਾ ਈ ਪੈਂਦਾ। ਉਹ ਤਾਂ ਦੇਣਾ ਈ ਪੈਂਦਾ। ਕਿੰਨਾ ਵੇਟ ਚੱਕਦੇ ਓ। ਕਿੰਨਾ ਵੇਟ ਚੱਕਦੇ ਓ। ਵੇਟ ਤਾਂ ਉਹ ਸਾਬ ਨਾਲ ਈ ਲਵਾਉਂਦੇ ਨੇ ਆਪਦੇ।

ਬਈ ਜੇ ਕਦੇ ਤੁਸੀਂ ਪਿੰਡਾਂ ਆਲਿਆਂ ਨੇ ਜਿੰਮ ਲਾਈ ਹੋਵੇ ਤਾਂ ਹੁੰਦਾ।

ਕਦੇ ਲਾਈ ਹੋਵੇ ਤਾਂ ਹੁੰਦਾ।

ਹੂੰ। ਤਿੰਨ ਸੈਟ ਮਾਰਦੇ ਆ ਵੀਹ-ਵੀਹ ਦੇ। ਲਾ ਕੇ ਦਿਖਾਈ। ਕੋਈ ਨੀ ਮਿਲ ਜੀ, ਕੋਈ ਨਾ ਕਦੇ। ਆਵਾਂਗੇ, ਕੋਈ ਨਾ। ਹੋਰ ਫਿਰ। ਓ ਤਾਂ ਸ਼ਹਿਰਾਂ ਚ ਜਿਹੜੇ ਹੁੰਦੇ ਨੇ ਜਿੰਮ, ਉਹਨਾਂ ਚ ਹੁੰਦੇ ਨੇ ਟ੍ਰੇਨਰ। ਉਹ ਆਪੀ ਅਹ ਆਪੀ ਕਰਾਉਂਦੇ ਨੇ ਐਕਸਰਸਾਈਜ ਉਹ ਸਾਰਾ ਕੁਛ । ਪਿੰਡਾਂ ਚ ਉਹ ਥੋਡੇ ਵਰਗੇ ਚੱਕ ਕੇ ਉਹ ਕਦੇ ਪਾਈਪ ਜੀ ਕੀ ਚੱਕ ਲਈ, ਕਦੇ ਕੀ ਚੱਕ ਲਈ। ਕੋਈ ਨਾ ਵੀਰੇ ਤੂੰ ਵੀ ਪਿੰਡ ਚ ਆਏਗਾ, ਇੱਕ ਨਾ ਅੱਧੇ ਦਿਨ ਚ। ਓ ਤਾਂ ਮੈਂ ਪਿੰਡ ਦਾ ਗਾ ਵੈਸੇ ਵੀ ਤੇ ਉਹ ਜਿੰਮ ਲਾਉਣ ਤਾਂ ਮੈਂ ਸ਼ਹਿਰ ਚ ਈ ਜਾਂਦਾ ਗਾ। ਪਿੰਡ ਆਲੇ ਜਰਦੇ ਨੀ। ਜੇ ਕੋਈ ਲਾਉਣ ਲੱਗ ਜੇ ਪਿੰਡ ਆਲੇ ਕਹਿਣ ਲੱਗ ਜਾਣਗੇ ਆਹ ਇਹਨੂੰ ਦੇਖੋ ਸਰੀਰ ਤਾਂ ਇਹਦਾ ਹੈ ਨੀ ਗਾ ਹੂੰ

ਵਧੀਆ ਈ ਚਾਹੀਦਾ। ਤੇ ਹੋਰ ਕੀ ਕਰ ਰਿਹਾ ਸੀ ਹੁਣ

ਵਿਹਲਾ। ਹਾਂ ਬਈ ਵਿਹਲਾ ਪਿਆ ਗਾ। ਚਲ ਵਧੀਆ ਪਿਆ ਰਹਿ। ਅੱਛਾ।

ਕਢਦੇ ਕਢਦੇ ਕਿੱਥੇ ਕਹਿਆ ਕਢਦੇ ਨੂੰ ਊ

ਕਢਦੇ ਕਢਦੇ ਮੈ ਕੱਢਦੇ ਹੁਣ ਦਸਦੇ ਮੈ ਕੀ ਕਰਾ ਜਿਆਦਾ ਬੋਲ ਨਹੀਂ ਮੈ ਤਾ ਘੱਟ ਈ ਬੋਲਦੀ ਤੈਨੂੰ ਪਤਾ ਈ ਏ ਮੈ ਕਿੰਨਾ ਕ ਬੋਲਦੀ ਬਹੁਤ ਘੱਟ ਆ ਮੈ ਪਤਾ ਨਹੀਂ ਤੈਨੂੰ ਨੋਰਮਲੀ ਮੈ ਤਮੀਜ ਸੇ ਬੜੀ ਦੀਦੀ ਹੈ ਨਾ ਤਮੀਜ ਸੇ ਘੱਟ ਈ ਬੋਲਦੀ ਇਹ ਬੋਲੀ ਜਾਂਦੀ ਘੱਟ ਈ ਬੋਲਿਆ ਕਰ

ਇਹ ਆਈਫੋਨ ਨੂੰ ਈ ਰੋਂਦੀ ਰਹਿੰਦੀ ਇਹਨੂੰ ਕਹਿ ਹੈਨੀ ਕੋਈ ਫਰਕ ਫ਼ੁਰ੍ਕ ਜਿਆਦਾ ਕੋਈ ਮੈਨੂੰ ਕਵੇ ਲੈ ਦਿਕਸਾ ਫ੍ਰੀ

ਅਸੀ ਕਹਿਣਾ ਕੀ ਸੀ ਨਾ ਤੈਨੂੰ

ਨਹੀਂ ਵੋ ਮੈ ਕਿਹਾ ਤੇਰਾ ਘਰਵਾਲਾ ਨਹੀਂ ਬੋਲਦੇ ਆਈਫੋਨ ਲੇਲੀ

ਓਦੇ ਬਾਅਦ ਵਿਆਹ ਕਰਵਾਲੀ ਆਪਣੇ ਘਰਵਾਲੇ ਨੂੰ ਪੁਛਲਾ ਜਿਨ੍ਹਾਂ ਤੇ ਵਿਆਹ ਕਰਵਾਇਆ ਨਾ

ਆਈਫੋਨ ਲੈ ਦੋ ਵੈਸੇ ਯਾਰ ਆਈਫੋਨ ਨਾ ਮਤਲਬ ਕਿਆ ਹੁੰਦਾ ਬੇਕਾਰ ਜਿਹਾ ਫੋਨ ਹੁੰਦਾ ਇਹ ਜਿਹਾ ਹਾਂ ਤੈਨੂੰ ਈ ਆ ਆਈਫੋਨ ਚਾਹੀਦਾ ਆਈਫੋਨ ਚਾਹੀਦਾ। ਬੜਾ ਬੇਕਾਰ ਇੱਥੇ ਤਾ ਚਲਣਾ ਨਹੀਂ ਹੇਗਾ

ਕਿਆ ਬੋਲਾ ਯਾਰ ਬੋਰਿੰਗ ਲਗਦਾ ਆਈਫੋਨ ਤੈਨੂੰ ਕੀ ਲਗਦਾ ਕੇ ਮੈ ਏਨੀ ਗਵਾਰ ਆ ਕੇ ਮੇਰੇ ਕੋਲੋਂ ਆਈਫੋਨ ਨਹੀਂ ਚਲਣਾ ਬੋਰ ਹੋ ਜਾਣਾ ਤੇ ਚਲਾ ਤੇ ਲੈਣਾ ਉਚ ਗੈਸ ਏ ਕੇ ਜਿਹੜਾ ਚਲਣਾ ਨਹੀਂ ਉਚ ਕਿਆ ਕਰਦਾ ਵੇ

ਤੂੰ ਵੀਰੇ ਦੇ ਫੋਨ ਕਾਲ ਕਰਦੀ ਮੇਰਾ ਫੋਨ ਏ ਮੈ ਕਿਹਾ ਤੂੰ ਓਹਨਾ ਦੇ ਫੋਨ ਤੋਂ ਗੱਲ ਕਰ ਲੈਂਦਾ ਹੈਂ ਮੈ ਓਹੀ ਬੋਲੀ ਤੇਰੇ ਕੋ ਤਾ ਆਪਣਾ ਫੋਨ ਹੈ ਤੈਅ ਕਿਊ ਦੀਦੀ ਦੇ ਫੋਨ ਦੇ ਉੱਥੇ ਗੱਲ ਕਰਦੀ ਦਸ ਵ ਕਿਹਾ ਹੀ ਮੈ ਤੈਨੂੰ ਪਹਿਲਾ ਤੂੰ ਮੈਨੂੰ ਇਹ ਦਸਦੇ ਹੁਣ ਬੈਠੀ ਆ ਇਹ ਮੈ ਓਦਾਂ ਈ ਪੁੱਛਲੀਆ ਤੈਨੂੰ ਪੁੱਛ ਨਹੀਂ ਸਕਦੀ ਨਹੀਂ ਇਹਨੇ ਘਟੀਆ ਕ਼ੁਇਸਨ ਨਹੀਂ ਪੁੱਛ ਸਕਦੀ। ਮੈ ਇਹਨੇ ਘਟੀਆ ਹੀ ਕ਼ੁਇਸਨ ਤੈਨੂੰ ਪੁੱਛਣਾ ਡਾਂਗ ਲੈ ਆਵਾ ਡਾਂਗ

ਜੇ ਤੁਸੀ ਲੜਨਾ ਈਆ ਤੇ ਚੱਜ ਨਾਲ ਤਾ ਲੜੋ ਨਹੀਂ ਅਸੀ ਲੜਦੇ ਨਹੀਂ ਅਸੀ ਗੱਲ ਈ ਏਦਾਂ ਕਰਦੇ ਹਾਡਾ ਗੱਲ ਕਰਨਾ ਨਾ ਓਰ ਗੱਲ ਕਰਨਾ ਇਕ ਬਰਾਬਰ ਈ ਏ ਹੈ ਨਹੀਂ ਸੀ ਮੈ ਕਦੀ ਅੰਬ ਖਾ ਕੇ ਨਹੀਂ ਦੇਖਿਆ

ਅੱਗੇ ਗਰਮੀ ਆ ਅੰਬ ਤਾ ਅੱਗੇ ਗਰਮ ਹੁੰਦੇ

ਅੰਬ ਸਾਨੂੰ ਮਿਲਦੇ ਨਹੀਂ ਆ ਅਚਾਰ ਕਾ ਦਾ ਪਾਣਾ ਅੰਬ ਨਹੀਂ ਮਿਲਨੇ ਅਜੇ ਏਡਾ ਵੱਡਾ ਉਹ ਏ ਇੱਥੇ ਹਨ ਪਹਾੜ ਚ ਏਨੇ ਅੰਬ ਹੁੰਦੇ

ਹਾਂ ਮੁੱਕ ਈ ਲੈ ਬੈਠਾ ਆ ਇਹਨੇ ਅੰਬ ਮੈਨੂੰ ਦਿਖੇ ਈ ਨਹੀਂ ਜਿੰਨੇ ਓਧਰ ਦੇਖਦੀ ਸੀ ਮੈ ਦੁਕਾਨਾਂ ਪਰ ਬੀ ਨਹੀਂ ਮਿਲਤੇ ਹੈ ਕੋਈ ਨਹੀਂ ਮਿਲਦੇ

ਪਰ ਲੇਕਿਨ ਇਹ ਆ ਨਾ ਅਚਾਰ ਉਚਾਰ ਆਲੇ ਨਹੀਂ ਅੜੀਏ ਇਹ ਆਂਦੇ ਬਾਕੀ ਖਾਣੇ ਆਲੇ ਤਾ ਬਥੇਰੇ ਦੂਜੇ ਤੀਜੇ ਸਹਿਰੀ ਵੀ

ਇਧਰ ਹੈਗੇ ਆ ਆਜੀ ਚੋਰੀ ਕਰਨ ਚਲੂਗੀਆਂ ਅਸੀ ਦੋਨੇ ਜਾਣੀਆ। ਹਮ ਨਾਲੇ ਉਹ ਦੂਰ ਆਹੋ ਹਮ ਹੋਰ ਆਜੋ ਤਰਬੂਜ ਖਾਲੋ। ਕਰਲਿਆ ਚਾਰੂ ਪੋਚਾ

ਆਹੋ ਇਹੀ ਕੁਛ ਏ ਫਿਰ

ਤੇਰੇ ਤੇ ਕਿਹੜੇ ਮੈ ਦਿਨ ਤਸੀਹੇ ਦਿੱਤੇ ਸਾਡੇ ਤਾ ਲੋਕਾਂ ਦੀਆ ਕੁੜੀਆਂ ਮਾਰਿਆ ਕਰਦੀਆ ਤੂੰ ਮੇਰੇ ਨਾਲ ਚੱਜ ਨਾਲ ਗੱਲ ਕਰੀਏ ਕਰ ਕਿਆ ਪਤਾ ਹੁੰਦਾ ਕੀ ਮੇਰਾ ਵੀ ਕੋਈ ਨਹੀਂ ਥੋੜ੍ਹਾ ਖੜੂਗੀ ਫਿਰ ਤੇਰਾ ਮੈ ਕਿਥੇ ਰਹਿੰਦੇ ਇਹ ਦੀਦੀ

ਸਾਡੇ ਵਲ ਜਵਾਨ ਲੋਕਾਂ ਦੇ ਸੋਹਰੇ ਨਹੀਂ

ਅੱਛਾ ਆ

ਜਿਥੇ ਨੇਹਾ, ਵਿਧਿਆ ਹੋਈ ਦੀ ਉਹ ਨਰਸ ਆਈ ਸੀ ਗੀ ਉੱਥੇ ਓਧਰ ਨੂੰ ਆ ਇਹਨਾਂ ਦਾ ਘਰ

ਨੰਗਲ ਦਾ ਨਹੀਂ ਥਾ ਪਰ ਉਹ ਨੰਗਲ ਰਹਿੰਦੇ ਪਾਗਲੇ

ਫਿਰ ਮੈ ਓਹੀ ਬੋਲਿਆ ਸੀ ਕੇ ਉਹ ਨੰਗਲ ਰਹਿੰਦੇ ਨੰਗਲ ਕਿੱਥੇ? ਯਾਰ ਉਹ ਜਿੱਥੇ ਕਿਆ ਬੋਲਦੇ ਆਹ ਭੂਆ ਹੇਗੀ ਆ ਨਾ ਇਹੀ ਜਿਹੜੀ ਮੁੰਨੀ ਭੂਆ ਦੀ ਤੂੰ ਗੱਲ ਕਰਦੀ ਠੀਕ ਏ ਉਹ ਸਿੱਧਾ ਰਸਤਾ ਅੱਗੇ ਨੂੰ ਜਾ ਕੇ ਨਾ ਥੋੜ੍ਹਾ ਜਿਹਾ ਈ। ਥੋੜ੍ਹਾ ਜਿਹਾ ਈ ਤ ਦਸ ਕ ਮਿੰਟ ਦਾ ਅੱਗੇ ਨੂੰ ਰਸਤਾ ਜਾ ਕੇ ਗਲੀ ਜੀ ਮੁੜਦੀ ਓਧਰ ਨੂੰ ਰਹਿੰਦੇ ਉਹ ਜਿੰਦਰ ਮਦੀ ਰਹਿੰਦਾ ਨਾ ਮਦੀ

ਨਹੀਂ ਨਾ ਨਹੀਂ ਤੇ ਸ਼ਿਵੀ ਦੇ ਘਰ ਚ ਈ ਏ ਮਦੀ ਹਾਂ ਸ਼ਿਵੀ ਕੌਣ ਆ ਹਾਏ ਮੈ ਕਿਆ ਕਰਾ।

ਇਹ ਹ ਮੇਰੇ ਘਰ ਕੋਈ ਮਦੀ ਮੁਦੀ ਕੋਲ ਨਹੀਂ ਆ ਨੇੜੇ ਈਆ ਤੇਰੇ ਘਰਾਂ ਦੇ ਚਾਰ ਕਦਮ ਚਲ ਕੇ ਈਆ ਤੁਹਾਨੂੰ ਵੀ ਤਾ ਸਕੂਟੀ ਪਰ ਆਣਾ ਪੈਂਦਾ ਤੇਰੇ ਘਰੋਂ ਤਾ ਚਾਰ ਕਦਮ ਚਲ ਕੇ ਏ

ਸਾਡੇ ਕਈ ਰਿਸ਼ਤੇਦਾਰ ਆਏ ਦੇ ਹੁਣ ਉੱਥੇ ਉੱਥੇ ਤਾ ਸਾਰੇ ਰਿਸਤੇਦਾਰ ਈ ਆਉਂਦੇ ਸਾਡੇ ਜਿੰਨੇ ਵੀ

ਬਸ ਠੀਕ ਜੇ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਜੇ? ਬਸ ਮੈਂ ਵੀ ਠੀਕ ਹ ਤੁਸੀਂ ਕਿ ਕਰਦੇ ਪਾਏ ਸੀ? ਕੁਛ ਨਹੀਂ ਬਸ ਘਰ ਦੇ ਕੰਮ ਹੀ ਕਰਦੇ ਪਾਈ ਸੀ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਪਾਏ ਸੀ? ਬਸ ਹੀ ਖਬਰਾਂ ਦੇਖਦੀ ਪਾਈ ਸੀ। ਅੱਛਾ ਖਬਰਾਂ ਵੇਖਦੇ ਪਾਏ ਸੀ, ਕੀ ਖ਼ਬਰਾਂ ਚ ਸੁਣਿਆ ਜੇ? ਬਸ ਕਸ਼ਮੀਰ ਦੇ ਬਾਰੇ ਖਬਰਾਂ ਆਉਂਦੀਆਂ ਪਈਆਂ ਸੀ ਤੇ ਕੀ ਹਾਲਾਤ ਹੈ ਅੱਜਕਲ ਕਸ਼ਮੀਰ ਦੇ ਓਹੀ ਵੇਖਦੀ ਪਈ ਸੀ। ਕੀ ਹਾਲਾਤ ਦੇਖੇ ਕਸ਼ਮੀਰ ਦੇ ਹੁਣ ਤੁਸੀਂ? ਬਸ ਕਹਿੰਦੇ ਪਏ ਆ ਉਥੇ ਬਾਰਿਸ਼ ਵਗੈਰਾ ਹੁੰਦੀ ਪਈ ਆ ਤੇ ਮੌਸਮ ਚ ਬਦਲਾਵ ਆ ਗਿਆ ਹੈ ਤੇ ਪਿੱਛੇ ਥੋੜੇ ਜੇ ਦਿਨ ਤਾਂ ਆਹ ਪੱਥਰ ਵੀ ਡਿੱਗੇ ਆ।

ਬਸ ਥੋੜੇ ਦਿਨ ਪਹਲੇ ਕਸ਼ੀਮਰ ਦਾ ਮੁਖਮੰਤਰੀ ਵੀ ਆਇਆ ਸੀ ਨਾ ਬਾਦਲ ਪ੍ਰਕਾਸ਼ ਦੇ ਸਸਕਾਰ ਤੇ। ਅੱਛਾ ਅੱਛਾ। ਹਾਂਜੀ ਹਾਂਜੀ ਤੁਸੀਂ ਵੇਖੀ ਸੀ ਇਹ ਖਬਰ? ਨਹੀਂ ਮੈ ਨੀ ਖਬਰ ਦੇਖੀ ਸੀ ਜੇ। ਹਾਂਜੀ ਕਾਫੀ ਮੁੱਖਮੰਤਰੀ ਆਏ ਸੀ ਓਹਨਾ ਦੇ ਸਸਕਾਰ ਤੇ। ਅੱਛਾ ਐਨ ਫਿਰ ਦੇਖਿਆ ਨਹੀਂ ਗਾ, ਤੇ ਮੋਹਾ, ਮੋਹਾਲੀ ਤੋਂ ਲੈ ਕੇ ਆਪਣੇ ਪਿੰਡ ਬਾਦਲ ਗਏ ਸੀ ਸਾਰੇ ਤੇ ਬਿਠਾ ਕੇ ਓਹਨਾ ਦੀ ਆਹ ਹਾਂਜੀ।

ਹਾਂਜੀ ਬੜੀ ਭੀੜ ਭੜਕਾ ਹੋਇਆ ਸੀ ਓਥੇ। ਅੱਛਾ ਬੜਾ ਚਨਾਗਾ ਅਖਬਾਰ ਵਿਚ ਪੜ੍ਹਿਆ ਸੀ, ਕੀ ਨਾਂ ਏ ਭੁੱਲ ਗਿਆ, ਬਾਦਲ ਸਰਕਾਰ ਦੇ ਤੇ ਉਹਨਾਂ ਦੇ ਹੀ ਪਿੰਡ ਦੇ ਵਿੱਚ ਬਾਦਲ ਸਰਕਾਰ ਵਲੋਂ ਦਾ ਸੰਸਕਾਰ ਹੋਇਆ ਹੈ। ਹਾਂਜੀ ਹਾਂਜੀ ਬੜੇ ਲੋਕੀ ਆਏ ਸੀ ਓਥੇ ਮੁੱਖਮੰਤਰੀ ਵੀ ਆਏ ਸੀ, ਪ੍ਰਧਾਨਮੰਤਰੀ ਤੇ ਬੜੇ ਲੋਕੀ ਆਏ ਸੀ। ਅੱਛਾ ਇਹ ਨੀ ਪਤਾ . ਉਹਨਾਂ ਨੇ ਦਸਿਆ ਸੀ ਕਿ ਕਸ਼ਮੀਰ ਦਾ ਵੀ ਮੁੱਖਮੰਤਰੀ ਓਥੇ ਆ ਸੀ ਬੜੀ ਚੰਗੀ ਗੱਲ ਹੈ। ਨਹੀਂ ਚੰਗੀ ਗੱਲ ਹ ਚਲੋ ਸਗੋਂ ਹਾਂਜੀ ਹਾਂਜੀ ਭਾਈਚਾਰਾ ਬਣਿਆ ਰਹੇਗਾ ਫਿਰ ਓਹਨਾ ਦਾ। ਹਾਂਜੀ ਹਾਂਜੀ ਦੂਜੀ ਪਾਰਟੀ ਦੇ ਲੋਕ ਵੀ ਆਂਦੇ ਰਹਿੰਦੇ ਨੇ ਨਾ ਇਸ ਪਾਰਟੀ ਚ ਫਿਰ। ਵਧੀਆ ਹਾਂਜੀ ਹਾਂਜੀ। ਹਾਂਜੀ ਹਾਂ ਤੁਸੀਂ ਕਦੇ ਕਸ਼ਮੀਰ ਗਏ ਹੋ? ਮੈ ਹਾਂ, ਅਸੀਂ ਤਾਂ ਬੜੀ ਵਾਰੀ ਗਏ ਆ ਕਸ਼ਮੀਰ। ਅੱਛਾ ਅੱਛਾ ਮੈ ਵੀ ਬਚਪਨ ਚ ਸੀ ਗਈ ਥੀ ਇਕ ਵਾਰੀ ਥੋੜਾ ਬਹੁਤ ਯਾਦ ਹੇਗਾ। ਅੱਛਾ ਕਸ਼ਮੀਰ ਤਾਂ ਬਹੁਤ ਵਧੀਆ ਹੈਗਾ ਵਾ ਦੁਨੀਆ ਦੀ ਜੰਨਤ ਹੈਗੀ ਜੰਨਤ ਕਹਿ ਸਕਦੇ ਆ ਇਹਨੂੰ।

ਹਮ ਬਹੁਤ ਹੀ ਵਧੀਆ ਹੈਗਾ ਕਸ਼ਮੀਰ ਤੇ ਗਰਮੀਆਂ ਚ, ਗਰਮੀਆਂ ਚ ਤੇ ਹੈਗਾ ਈ ਹੀਅਗਾ ਸਰਦੀਆਂ ਚ ਵੀ ਬਹੁਤ ਵਧੀਆ ਹੈਗਾ ਆ ਓਥੇ snowfall ਦੇਖਣ ਵਾਲੀ ਹੈਗੀ ਆ ਸਰਦੀਆਂ ਚ ਤਾਂ। ਅਸੀਂ ਤਾਂ ਅਸੀਂ ਤਾਂ ਗਰਮੀਆਂ ਚ ਹੀ ਗਏ ਸੀ ਜੂਨ ਜੁਲਾਈ ਦੇ ਮਹੀਨੇ ਚ ਤੇ ਬੜਾ ਚੰਗਾ ਮੌਸਮ ਸੀ ਹਾਂ ਹਾਂ ਸਰਦੀ ਚ ਨੀ ਕਦੀ ਗਏ। ਨਹੀਂ ਨਹੀਂ ਗਰਮੀਆਂ ਚ ਵੀ ਵਡਾ ਵਧੀਆ ਮੌਸਮ ਹੁੰਦਾ ਹੈ ਸਭ ਕੁਝ ਹੁੰਦਾ ਹੈ ਪਰ ਇਹ ਹੈਗਾ ਹੈ ਕਿ ਗਰਮੀਆਂ ਚ ਥੋੜੀ ਗਰਮੀ ਹੁੰਦੀ ਆ ਪਰ ਪਸੀਨੇ ਵਾਲੀ ਗਰਮੀ ਨਹੀਂ ਹੁੰਦੀ। ਹਾਂ ਹਾਂਜੀ ਮੈਦਾਨੀ ਇਲਾਕੇ ਚ ਤਾਂ ਬੜੀ ਗਰਮੀ ਹੁੰਦੀ ਹੈ ਬੜਾ ਪਸੀਨਾ ਆ ਜਾਂਦਾ ਹੈ। ਹਾਂ ਹਾਂ ਮੈਦਾਨੀ ਇਲਾਕਿਆਂ ਚ ਤਾਂ ਬੜਾ ਹੰਦਾ ਹੈ ਹੁੰਦਾ ਵਾ।

ਹਾਂਜੀ ਹਾਂਜੀ ਅਸੀ ਦੱਸ ਦਿਨ ਲਈ ਗਏ ਸੀ ਜਾ ਓਥੇ ਕਿਸੇ ਨੇ ਕਿਹਾ ਸੀ ਆਹ ਪੰਦਰਾਂ ਵੀਹ ਦਿਨ ਲਈ ਆ ਜੋਗੇ ਨੇ ਤੱਦ ਵੀ ਘੱਟ ਹੈਗੇ ਆ।

ਹਾਂਜੀ ਤੇ ਕੀ ਵੇਖਿਆ ਸੀ ਤੁਸੀਂ ਕਸ਼ਮੀਰ ਚ? ਕਸ਼ਮੀਰ ਚ ਬੜਾ ਕੁੱਛ ਵੇਖਣ ਲਈ ਤੁਸੀਂ ਕਿਸ ਤਰਾਂ ਗਏ ਸੀ by road ਗਏ ਸੀ ਕੇ by flight ਗਏ ਸੀ? ਨਹੀਂ ਨਹੀਂ ਮੈਂ ਜਦੋਂ ਗਈ ਸੀ ਮੈਂ ਤੇ by road ਹੀ ਗਈ ਸੀ ਅਸੀਂ ਪਹਿਲੇ ਬੱਸ ਚ ਗਏ ਸੀ ਬਸ ਚੋ ਬਾਅਦ ਓਥੇ ਹੈ। ਆਹ taxi ਚਲਦੀ ਆ ਫਿਰ ਓਥੋਂ ਜੰਮੂ ਤੋਂ taxi ਲਈ ਸੀ ਫਿਰ ਕਸ਼ਮੀਰ ਗਏ ਸੀ ਪਰ ਆਹ ਸੜਕ ਤੇ ਆਹ ਸੜਕ ਤੇ ਜਦੋਂ ਜਾਣੇ ਆ ਤੇ ਬੜਾ time ਲੱਗ ਜਾਂਦਾ ਹੈ। ਹਾਂ ਉਹ ਤਾਂ ਹੈ ਹਾਂ ਉਹ ਤਾਂ ਬੜਾ ਵਖਤ ਲਗਦਾ ਵਾ ਸੜਕ ਤੇ ਤਾਂ ਪਰ ਚੀਜ਼ਾਂ ਦੇਖਣ ਨੂੰ ਵਖਤ ਦੇ ਉਹ ਸੜਕ ਤੇ ਹੀ ਮਜ਼ਾ ਆਉਂਦਾ ਹੈ ਦੇਖ ਕੇ। ਉਹ ਗਲ ਚ ਤਾਂ ਹੈਗੀ ਹੀ ਹੈ ਪੇਪੇੜ ਪੋਧੇ ਹਰਿਆਲੀ।

ਮੈਨੂੰ ਯਾਦ ਹੈ ਜਦੋਂ ਮੈਂ ਗਈ ਸੀ ਓਦੋਂ ਇੱਕ ਹੀ tunnel ਸੀ ਆਹ ਓਹਦਾ ਨਾਮ ਸ਼ਾਇਦ ਅਟੱਲ ਟਨੱਲ ਹੈਗਾ।

ਹਾਂਜੀ ਅਸੀਂ ਓਸੇ tunnel ਚੋ ਗਏ ਸੀ ਤਦੇ ਇੱਕ tunnel ਇਕ ਜਾ ਦੋ tunnel ਹੈਗੀ ਸੀ ਹੈਗੀ ਸੀ। ਹਮ ਹੁਣ ਤਾਂ ਬਹੁਤ ਜਿਆਦਾ tunnels ਬਣ ਗਈਆਂ ਵਾ ਭੁੱਲ ਗਿਆ ਵਿਚੇ ਹੀ ਓਹਨਾ ਨੇ ਨਾ ਰਸਤੇ ਕੱਢ ਕੇ ਨਾ ਤੇ ਛੋਟਾ ਕਰ ਦਿੱਤਾ ਵਾ ਹੁਣ ਨੇ ਹੁਣ।

ਹਾਂ ਪਰ ਉਹ ਹਛੈ ਜਹਾਜ ਜਰੀਏ ਜਾਓ ਤੇ ਸਾਰਾ ਅੱਧਾ ਪਾਉਣਾ ਘੰਟਾ ਲਗਦਾ ਹੈ ਸਾਰਾ। ਹਾਂ ਹਵਾਈ ਜਹਾਜ ਤੇ ਮੈਂ ਵੇਖਿਆ ਸੀ ਬਸ ਪਾਉਣਾ ਘੰਟਾ ਲਗਦਾ ਹੈ ਤੁਸੀਂ ਪੌਣੇ ਘੰਟੇ ਚ ਹੀ ਪਹੁੰਚ ਜਾਂਦੇ ਓ।

ਹਮ ਫਿਰ ਏਦਾਂ ਲਗਦਾ ਜਿਵੇਂ ਨਜਾਰੇ ਨਹੀਂ ਲਿੱਤੇ ਨਾ। ਹਾਂ ਪਰ ਉਹ ਤੇ ਕੁਦਰਤ ਦੇ ਨਜਾਰੇ ਨਹੀਂ ਨਜਰ ਆਉਂਦੇ ਹਮ ਹਮ ਹਾਂਜੀ ਹੋਰ ਤੁਸੀਂ ਸੁਣਾਓ ਹੋਰ ਦੱਸੋ ਤੁਸੀਂ ਕੀ?

ਅਸੀਂ ਕਿਥੇ ਗਏ ਸੀ ਅਸੀਂ ਗਏ ਕੀ ਨਾ ਭੁੱਲ ਗਿਆ ਆ ਓਥੇ ਡੱਲ ਲੇਕ ਹੈਗੀ ਜੇ ਓਥੇ ਤਾਂ ਡੱਲ ਲੇਕ ਹੈਗੀ ਹੈ ਓਥੇ ਕੀ ਨਾ ਭੁੱਲ ਗਿਆ ਸ਼ਿਕਾਰੇ ਚਲਦੇ ਆ,